ਕਲ ਗਿਆ ਹੀ ਦੱਸਣ ਠੀਕ ਹੈ ਮੇਰੇ ਹੱਥੋਂ

ਚਲ ਕੋਈ ਨਹੀਂ ਕਹਿ ਕੇ ਜਗਰਾਤਾ ਆ ਕੇ ਵੇਖਣਾ ਵਾਂ ਕਮਾਈ ਕਰੋ ਤਗੜੇ ਹੋ ਕੇ ਆਹ ਹਮ ਹੋਰ ਠੀਕ ਜੇ

ਹੈਂ?

ਦਰਬਾਰ ਸਾਹਿਬ ਚ ਦੀਦੀ ਦਾ

ਪਤਾ ਨਹੀਂ ਹੁਣ ਚੱਲ ਗਈ ਆ ਕੇ ਨਹੀਂ

ਆਹੋ ਪੁਛ ਲਉਗੀ ਤੇ ਕਪੜੇ ਤੇ ਕੱਢ ਕੇ ਦੇਣੇ ਹੀ ਇਕ gray ਜਹੀ ਨਹੀਂ ਤੇ t-shirt ਦੇ ਦਿਓ ਤੇ ਇਕ ਜਿਹੜੀ ਆਹ ਕੱਚੀ ਪੀਲੀ ਜੀ ਨਹੀਂ

ਕੱਲ ਫੇਰ ਮੈਂ ਨਾ ਜਾਵਾਂ ਕੰਮ ਤੇ

ਸ਼ਾਮੀਂ ਆਣ ਕੇ ਨਾ

ਕਿਸ਼ਤਾਂ ਨੂੰ ਮੈਂ ਉਹੋ ਹੀ ਗੱਲ ਕਰਨ ਢਈ ਕੇ ਸ਼ਾਮ ਦਿੱਤੇ ਜਾਣਗੇ ਜ਼ਰੂਰ ਭੰਨਣੀ, ਦਿਹਾੜੀ ਜ਼ਰੂਰ ਭੰਨਣੀ

ਇਕੋ ਗੱਲ ਵੀ ਕਰਨ ਢਏ

ਮੈਂ ਏਥੇ ਬਾਹਰ ਮੰਜੀ ਤੇ ਪੋੜੀਆਂ ਥੱਲੇ ਅੱਛਾ ਤੇ ਜਰੂਰ ਦਿਹਾੜੀ ਭੰਨਣੀ ਹੈ ਤੁਸੀ ਜਾਓ ਤੇ ਸ਼ਾਮੀ ਦੇ ਆਇਉ ਕੋਈ ਨੀ

ਆਹੋ ਦਿਹਾੜੀ ਨਹੀਂ ਭੰਨਣੀ

ਠੀਕ ਹੈ, ਜਿੱਦਾਂ ਕਹੋ ਮੈਂ ਕਿਹਾ

ਜਿੱਦਾਂ ਮੈਂ ਕਹਿਨੀ ਹਾਂ ਮੇਰੇ ਕਹੇ ਤੇ ਚਲੋਗੇ ਤੇ ਕਦੀ ਧੋਖਾ ਨਹੀਂ ਖਾਓਗੇ

ਹਮ ਏ ਏ ਨਾ

ਅਬ ਮੈਨੂੰ ਖਿਝ ਜਿਹੀ ਚੜ੍ਹਨ ਢਈ ਐ

ਕਿਉਂ? ਉਰੇ ਆਓ ਤੁਹਾਨੂੰ ਮੈ ਵਖਾਵਾਂ ਕਾਤੋਂ ਚੜ੍ਹਨ ਢਈ

ਆਣ ਕੇ ਅੰਦਰ ਵੇਖ ਲਵੋ ਤੇ

ਕੁਹ ਨਹੀਂ ਕੀ? ਜਿਹੜਾ ਦੋ ਸੌ ਖਰਚਾ ਹੈ ਉਹਦੇ ਵੱਲ ਵੇਖ ਕੇ ਖਿੱਝ ਚੜ੍ਹਨ ਦਈ ਗਾਜਰਾਂ ਹੈ ਨਹੀਂ ਸਹੀ ਬਿਲਕੁਲ ਵੀ ਨਹੀਂ ਵਿਚੋਂ ਨਿਕਲਣ ਢਈਆਂ ਸਹੀ ਜਿਦਾਂ ਉਸ ਦਿਨ ਛੋਲੀਆ ਜਿਹਾ ਲੈ ਲਿਆ ਹੀ ਆਪਣੀ ਮਰਜ਼ੀ ਨਾਲ hello ਚਲ ਕੋਈ ਨਹੀਂ ਆ ਲੈਣ ਦੇ ਉਹ ਭਾਈ ਨੂੰ ਮੈਂ ਉਲਾਮਾ ਦੇਨੀ ਬਈ ਤੂੰ ਇਨ੍ਹਾਂ ਨੂੰ ਵੇਖ ਕੇ ਹੈਂ ਦੇ ਜਾਨਾਂ ਆ ਸਬਜੀ

ਆਹੋ ਨਿੱਕਿਆਂ ਨੂੰ ਵੇਖ ਕੇ ਤੇ ਤੂੰ ਦੇ ਜਾਨਾ ਵਾਂ ਵਿੱਚੋਂ ਤੇਰੀ ਮਾਸੀ ਚੰਗੀ ਨਹੀਂ ਨਿਕਲਦੀ ਸਬਜੀ ਤੂੰ ਉਨ੍ਹਾਂ ਨੂੰ ਠੱਗ ਕੇ ਲੈ ਜਾਨਾ ਵਾਂ

ਮੈਂ ਕਿਹਾ ਉਨ੍ਹਾਂ ਨੂੰ ਠੱਗ ਕੇ ਗਾਹ ਜਾਨਾ ਐ ਓਹਨੂੰ ਆ ਲੈਣ ਦੇ ਕਁਲ ਉਸ ਦਿਨ ਵੀ ਲਾਮਾ ਦਿੱਤਾ ਸੀ ਤੇ ਬਾਅਦ ਵਿਚ ਆਂਦਾ ਹੀ ਨਾ ਲੈ ਲਓ ਹੋਰ ਓਦਾਂ ਹੀ ਲੈ ਲਓ

ਇਹਨੂੰ ਇਹਨੂੰ ਮੈਂ ਹੀਂ ਸਿੱਧਾ ਕਰਦੀ ਆਂ

ਚਲ ਕੋਈ ਨਹੀਂ ਹਮ ਆ ਲੈਣ ਦੇ ਇਹਨੂੰ ਮੈਂ ਫਿਰ ਕਿਹਨੀ

ਜਾਉ ਖੰਗੀ ਜਾਨਾ ਐ ਦਵਾਈ ਲੈ ਆਓ ਨਾਲੇ ਰਾਜਾ ਵੀ ਚਲ ਜਾਂਦਾ ਨਾਲ

ਕੀ ਲੈਣਾ ਗਾਜਰ ਗਾਜਰ ਨਹੀਂ ਚੰਗੀ ਪੁੱਤ ਮੈਂ ਨਹੀਂ ਲੈਣੀ ਗਾਜਰ ਚੰਗਾ ਨਹੀਂ ਲੈਣੀ ਤੇ ਮੈਂ ਖਾ ਲੈਣੀ ਹੀ ਪਰ ਚੰਗੀ ਨਹੀਂ

ਮੈਂ ਖਾ ਲੈਣੀ ਹੀ ਪਰ ਚੰਗੀਆਂ ਨਹੀਂ ਹਾਂ ਚਲੋ ਐਵੇਂ ਈ ਆ ਹੁਣ ਬਹਾਰ ਲੱਗਣ ਨਈ ਦਈ ਇਨ੍ਹਾਂ ਦੀ ਹਮ ਭਾਵੇਂ ਚੰਗੀਆਂ ਵੀ ਨਾ ਬਣਨ

ਮੈਂ ਭਾਵੇਂ ਚੰਗੀਆਂ ਵੀ ਨਾ ਬਣਨ ਕੀ? ਮੈਂ ਭਾਵੇਂ ਚੰਗੀਆਂ ਵੀ ਨਾ ਬਣਨ ਹਮ

ਇਕ ਦਿਨ ਚ

ਇਕ ਦਿਨ ਛੇ ਵਾਰ ਕਰਨੀ ਆ ਤੇ ਰੋਜ਼ ਮਤਲਬ ਏਦਾਂ ਕਰ ਸਕਦੇ ਤੇ ਪੈਸੇ ਬਣ ਸਕਦੇ

ਕੀ ਕਹਿ ਰਹੇ ਹੋ? ਮਹਿ ਰੋਜ਼ ਹੀ ਇੱਦਾਂ ਗੱਲ ਕਰਨੀ ਆ

ਹਮ ਠੀਕ ਹੈ ਏਦਾਂ ਨਵੀਂ ਫੇਰ ਆਹ ID ਲੈ ਕੇ ਕਿਦਾ ਕਰਨਾ ਫੇਰ ਦੱਸ ਫੇਰ ਫੇਰ ਕਿੱਦਾਂ loan ਲੈ ਲਾ ਮੈਂ

ਤੇ ਕਿੰਨੀ ਕਿਸ਼ਤ ਵਾ ਮਹੀਨੇ ਦੀ ਇਹ ਤੇ ਦੱਸਿਆ ਨਹੀਂ ਤੁਹੀ

ਕਿੰਨੀ ਕਿਸ਼ਤ ਵਾ ਦੱਸਿਆ ਨਹੀਂ ਉਹ ਉਹ ਕਿਸ਼ਤ ਇਹਦੀ ਆਹੋ ਈ ਹਫ਼ਤੇ ਬਾਅਦ ਸੱਤ ਸੋ ਰੁਪਿਆ ਹਾਂ ਤੇ ਹਫ਼ਤੇ ਬਾਅਦ ਉਹਦੇ ਅੱਗੇ ਪੰਜ ਸੌ ਦੇਈਦਾ ਤੇ ਇਹ ਵੀ ਕਿਥੋਂ ਦੇਣੀ? ਕਿਉਂਕਿ daddy ਦਾ ਵੀ ਕੰਮ ਬੰਦ ਹੋਇਆ ਵਾ ਹਜੇ। ਹਾਂ।

ਆਹ ਚਲ ਵੇਖਦੇ ਹਾਂ

ਤੁਹਾਨੂੰ ਮੈਂ ਕਦੇ ਤੇ ਕਹਿਣ ਢਈ ਆ ਬਈ ਓਥੇ ਲੱਗ ਜਾਊ। ਹਾਂ ਜੀ ਮੈਂ ਕਹਿਣ ਦਈ ਬਈ ਉੱਥੇ ਲੱਗ ਜਾਓ ਚੁੱਪ ਕਰਕੇ ਤਦੇ ਜਿਹੜੀ ਬੱਝੀ ਤਨਖਾਹ ਆਊਗੀ ਉਸ ਵਿਚੋਂ ਪੰਜ ਹਜਾਰ ਦਵਾਂਗੇ ਸ਼ਾਪ ਦਾ। ਕੀ ਸਾਲੀ ਬੜੀ ਸੱਠ ਹਜਾਰ ਆਉਣੀ। ਚੱਲ ਜਿੰਨੀ ਵੀ ਆਊਗੀ ਉਨੀ ਸਹੀ। ਨਹੀਂ ਤੇ ਨਹੀਂ ਤੇ ਲਾਟੂ ਭਾਜੀ ਨੂੰ ਕਹੋ ਮੈਨੂੰ ਕਿਤੇ ਲਵਾ ਦੇਣ। ਲਾਟੂ ਭਾਜੀ ਨਾ ਕਹਿ ਗੁਰਪ੍ਰੀਤ ਕਹਿ।

ਲਾਟੂ ਭਾਜੀ ਨਾ ਕਹਿ ਗੁਰਪ੍ਰੀਤ ਕਹਿ। ਗੁਰਪ੍ਰੀਤ ਭਾਜੀ ਆਹੋ ਸੱਚ ਹਏ ਵਿਚਾਰੇ ਨੂੰ ਮੇਰਾ ਮੂੰਹ ਚੜ੍ਹ ਗਿਆ ਨਾਂ sorry ਠੀਕ ਜੀ। ਅੱਛਾ।

ਚੰਗਾ ਹੋਰ ਕੁਝ।

ਹੈਂ ਮੈਨੂੰ ਤੇ ਦੀਦੀ ਨੂੰ ਘੱਲ ਦੋ ਮੈਨੂੰ ਤੇ ਦੀਦੀ ਨੂੰ ਬਾਹਰ ਘੱਲ ਦੋ।

ਦੇਖ ਆਣ ਕੇ ਲਾਹਮਾ ਦਵਾਂ ਹੁਣੇ ਗਾਜਰਾਂ ਦਾ ਗੋਭੀ ਦਊ।

ਬਾਹਰ ਮੁਫਤ ਤੁਰਿਆ ਫਿਰਦਾ ਇਹਨੂੰ ਦਵਾ ਨਾ ਲਾਹਮਾ ਪੀ ਲੈ ਜਾ ਆਪਣੀਆਂ ਗਾਜਰਾਂ

ਸ਼ਦਾਈ ਸਮਝ ਕੇ ਨਿਆਣੇ ਸਮਝ ਕਿ ਤੇ ਦੇ ਗਿਆ ਸੜੀਆਂ ਗਾਜਰਾਂ।

ਹੋਰ। ਠੀਕ ਹੀ ਐ।

ਕਿਸ ਨੇ ਕਹਿਣਾ ਇਨ੍ਹਾਂ ਦਾ ਦੋਵਾਂ ਦਾ phone ਕਿਥੇ ਇਹਨਾਂ busy ਆਉਣ ਢਆ।

ਹੈਂ ਇਹਨੇ ਕਹਿਣਾ ਖਰੇ ਆਪਸ ਵਿੱਚ ਲੱਗੇ ਹੈ ਦੋਵੇ

ਹਮ ਚੱਲ ਮੇਰਾ phone ਵਿੱਚ ਆਵੇ ਮੇਰਾ ਪਤਾ ਲੱਗ ਜਾਂਦਾ ਹੈ ਤੁਹਾਡਾ ਨਹੀਂ ਪਤਾ ਲੱਗਦਾ।

ਤੁਹਾਨੂੰ ਕਿਹੜਾ ਕਿਹੇ DC ਦਾ ਆਉਣਾ ਮੇਰੇ ਤੋਂ ਸਿਵਾ ਤੁਹਾਨੂੰ ਕੋਈ ਲਉਂਦਾ ਵੀ ਨਹੀਂ। ਇਹ ਗੱਲ ਵਿਚ ਹੈਗਾ point ਕੇ ਨਹੀਂ?

ਇਹ ਗੱਲ ਵਿਚ point ਹੈਗਾ ਕੇ ਨਹੀਂ ਮੇਰੇ ਤੋਂ ਸਿਵਾ ਤੁਹਾਨੂੰ ਕੋਈ ਲਾਉਂਦਾ phone ਜਿਦੋ ਕਿੱਥੇ ਜਾਨੇ ਓ। ਨਾ ਨਾ ਤੇਰੇ ਤੋਂ ਸਿਵਾ ਕਿੰਨੇ ਲਾਉਣਾ ਮੈਨੂੰ।

ਹੈ ਹੀ ਨਹੀਂ ਕੋਈ ਹੋਰ ਲਾਉਣ ਵਾਲੀ।

ਜਾਹ ਮੈਂ ਨਹੀਂ ਗੱਲ ਕਰਨੀ ਕੱਟ ਦੇ ਫੋਨ ਫਿਰ। ਚੰਗਾ bye ਵਾਹ ਬਈ ਵਾਹ ਹੋਰ। ਆਏ ਹਾਏ ਮਾਸਾ ਨਹੀਂ ਕਟਣਾ।

ਹੋਰ। ਕੀ ਖੰਗੀ ਜਾਣ ਢੇ ਜਾਉ ਪੈਹੇ ਲੈ ਜਾਓ ਤੇ ਦਵਾਈ ਲੈ ਕੇ ਆਓ ਪਹਿਲਾ ਬਾਉ।

ਓਦਣ ਵੀ ਮੈਂ ਤੁਹਾਨੂੰ ਕਹਿ ਕੇ ਘੱਲਿਆ ਹੀ।

ਆਪਣਾ ਕੀ ਕਹਿਣ ਲੱਗੀ ਹੀ ਭਲਾ ਉਹਨੇ ਮੰਮੀ ਦਾ ਕਿੱਦਾਂ ਵੇਖਿਆ ਬਈ liver ਵਚ ਗਰਮੀ ਆ

ਮੈਂ ਉਹਨੇ ਕਿੱਦਾਂ ਵੇਖਿਆ ਬਈ ਮੰਮੀ ਦੇ liver ਵਿੱਚ ਗਰਮੀ ਆ ਉਹਨੇ ਅਹ ਸ਼ੇਰੇ ਨੇ ਕਿੱਦਾ ਵੇਖਿਆ ਮੈਨੂੰ ਮਾੜਾ ਜਿਹਾ ਦੱਸਿਓ ਫਿਰ ਮੈਂ ਕਿਹੇ ਨੇ ਪੁੱਛਿਆ ਹੀ ਮੈਨੂੰ । ਸਮਝ ਨਹੀਂ ਲੱਗੀ ਮੈਂ ਕਹਿਣ ਢਈ ਬਈ ਮੰਮੀ ਦੇ ਉਹਨੇ ਕਿੱਦਾਂ ਵੇਖਿਆ ਬਈ liver ਵਿਚ ਗਰਮੀ ਐ। ਉਹ ਮੈਨੂੰ ਆਪ ਹੀ ਲੱਗਦਾ ਹੀ।

ਹਮ ਨਹੀਂ ਤੇ ਤੁਹੀ ਆਪਣਾ ਵੀ ਫਿਰ ਕਰਵਾਓ ਭਲ ਕਿੰਨੀ ਕੁ ਗਰਮੀ ਐ test ਸੌ ਦਾ ਹੁੰਦਾ test ਸਾਰਾ ਕੋਈ ਨਹੀਂ